ਮੇਜ ਦੇ ਨਾਲ ਪੋਸਟਰ ਲੱਗਿਆ ਹੋਇਆ ਹੈ ਉਥੇ ਬੱਚਿਆਂ ਦੀ ਤੇ ਬੱਸ ਦੀ ਫੋਟੋ ਲੱਗੀ ਹੋਈ ਹੈ ਇਹਨਾਂ ਦੇ ਵਿੱਚ ਤੇਲ ਹੈਗਾ।

ਬੱਚਿਆਂ ਦੇ ਸਾਹਮਣੇ ਕੁਛ ਪੇਪਰ ਕੈਂਚੀ ਤੇ ਕਲਰ ਰੱਖੇ ਹੋਏ ਨੇ।

ਪੱਕੇ ਗਮਲੇ ਰੱਖੇ ਹੋਏ ਨੇ ਗਮਲੇਆਂ ਦੇ ਵਿੱਚ ਬੋਹੁਤ ਸੋਹਣੇ--

ਤੇ ਇੱਕ ਮੁਰਗੀ ਇੱਥੇ ਦਿਖ ਰਹੀ ਹੈ ਜੋਕਿ--

ਇਹ ਇੱਕ ਮੋਟਰਸਾਈਕਲ ਦਾ ਸ਼ੋਰੂਮ ਹੈਗਾ ਹੈ ਇੱਥੇ ਕੇ_ਟੀ_ਐਮ ਬਾਇਕਸ ਲੱਗੀਆਂ ਹੋਈਆਂ ਨੇ।

ਸਾਹਮਣੇ ਲੋਹੇ ਦੇ ਐਂਗਲ ਡੰਡੇ ਤੇ ਗੋਲ ਗੋਲ--

ਉੱਥੇ ਭੀ ਬਹੁਤ ਸਾਰਾ ਸਮਾਨ ਪਿਆ ਹੋਇਆ ਹੈ ਇੱਥੇ ਤਰ੍ਹਾਂ ਤਰ੍ਹਾਂ ਦੀ ਡ੍ਰਿੰਕਸ --

ਅਤੇ ਇੱਥੇ ਪੋਸਟਰ ਤੇ ਬਰਗਰਸ ਚਾਉਮੀਨ ਪਾਸਤਾ ਪੀਜ਼ਾ ਦੀ ਫੋਟੋ ਲੱਗੀ ਹੈ।

ਤੇ ਇੱਥੇ ਇੱਕ ਰਿੰਗਲਾਈਟ ਰੱਖੀ ਹੈ ਦਿਵਾਰ ਦੇ ਓੱਤੇ ਬੋਹੁਤ ਸਾਰੀਆਂ ਫ਼ੋਟੋਆਂ ਲਗਾਈਆਂ ਗਈਆਂ ਨੇਂ।

ਤੇ ਕਾਊਂਟਰ ਦੇ ਉੱਤੇ ਬਰੈਡ ਅੰਡੇ ਤੇ ਮੱਖਣ ਦੇ ਪੈਕਟ --